Bedroom ਅਤੇ drawing room ਸਭ ਸਾਮਲ ਹੁੰਦੇ ਹਨ, ਯਾਤਰੀਆਂ hotel ਵਾਂਗ ਹੀ ਇੱਥੇ ਰਹਿ ਸਕਦੇ ਹਨ, ਯਾਤਰੀਆਂ ਨੂੰ ਸੈਰ ਕਰਵਾਉਣ ਲਈ ਝੀ ਡੱਲ ਝੀਲ ਦੇ ਵਿੱਚ ਸਿਕੰਜੇ ਚੱਲ ਰਹੇ ਹੁੰਦੇ ਹਨ। ਦੇ ਹਨ ਇੱਥੇ ਕਈ ਕਿਸਮ ਦੀਆਂ ਕਿਸਤੀਆਂ ਦੇ ਛੋਟੀਆਂ ਬੜੀਆਂ ਕਿਸਤੀਆਂ ਚੱਲ ਰਹੀਆਂ ਹੁੰਦੀਆਂ ਹਨ ਅਸੀਂ ਵੀ ਸ਼ਿਕਾਰੀਆਂ ਵਿੱਚ ਬੈਠ ਕੇ ਡੱਲ ਝੀ ਸਿਕੰਜਿਆਂ ਵਿੱਚ

ਖਿਲਨ ਮਾਰਗ ਨੂੰ ਪੈਦਲ ਹੀ ਚੱਲ ਪਏ, ਇੱਥੇ ਘੋੜਿਆਂ ਉੱਪਰ ਚੜ੍ਹ ਕੇ ਵੀ ਜਾਇਆ ਜਾਇਆ ਜਾ ਸਕਦਾ ਸੀ, ਪਰ ਅਸੀਂ ਪੈਦਲ ਜਾ ਰਹੇ ਸਨ, ਲੋਕ ਬਹੁਤ ਸਾਰੇ ਘੋੜਿਆਂ ਉੱਪਰ ਜਾ ਰਹੇ ਸਨ। ਪ੍ਰੰਤੂ ਅਸੀਂ ਜੋ ਮਜ਼ਾ ਪੈਦਲ ਚੱਲਣ ਵਿੱਚ ਆ ਰਿਹਾ ਸੀ, ਉਹ ਘੋੜਿਆਂ ਵਿੱਚ ਘੋੜੇ ਤੇ ਚੜ੍ਹ ਕੇ ਨਹੀਂ ਆ ਰਿਹਾ ਸੀ ਰਸਤੇ ਵਿੱਚ ਲੰਬੇ ਲੰਬੇ ਝੀਲਾਂ ਦਰਿਆਓ ਤੇ ਰੁੱਖ ਵੀ

ਅਸੀਂ ਘਰੋਂ ਕਹਿੰਦੇ ਅਸੀਂ ਘਰੋਂ ਨਾਲ ਲੈ ਕੇ ਗਏ ਸਨ ਸਾਂ ਇਸ ਲਈ ਅਸੀਂ ਸਾਰੇ ਪਾਸੇ ਪਹਾੜੀਆਂ ਦੀਆਂ ਤਸ਼ਵੀਰਾਂ ਨਾਲੋ ਨਾਲ ਖਿੱਚੀ ਜਾ ਰਹੇ ਸਨ, ਇੱਥੋਂ ਅਸੀਂ ਗੁਲਮਾਰਗ ਗਏ, ਗੁਲਮਾਰਗ ਇੱਥੇ ਦੇ ਫੁੱਲਾਂ ਨਾਲ ਲੱਦਿਆ ਹੋਇਆ ਇੱਕ ਉੱਚਾ ਨੀਵਾਂ ਵਾਂ ਜਿਹਾ ਮੈਦਾਨ ਹੈ ਜਿੱਥੇ, ਮੈਂ ਵੇਖਿਆ ਕਿ ਇੱਥੇ ਫਿਲਮਾਂ ਦੀਆਂ ਸੂਟਿੰਗਾਂ ਵੀ ਹੋ ਰਹੀਆਂ ਸਨ ਕੁਦਰਤੀ ਕੁਦਰਤੀ ਇ ਉੱਥੇ ਉਸਦੇ ਸਾਹਰੁਖ ਖਾਨ ਅਤੇ ਕਟਰੀਨਾ ਕ ਕਰੀਨਾ ਕਪੂਰ ਦੀ shooting ਚੱਲ ਰਹੀ ਸੀ ਅਸੀਂ ਪਹਿਲਾਂ shooting ਵੇਖੀ ਫਿਰ ਅਸੀਂ ਉਹਨਾਂ ਨੂੰ ਜਾ ਕੇ ਮਿਲੇ ਤੇ ਤੇ ਉਹਨਾਂ ਨਾਲ photo ਵੀ ਖਿਚਵਾਈ, ਸਾਨੂੰ ਸਾਰਿਆਂ ਨੂੰ ਬੜਾ ਮਜ਼ਾ ਆਇਆ ਉਸੀ ਰਾਤ ਅਸੀਂ ਗੁਲਮਾਰਗ ਵਿਖੇ ਜਿਹੀ ਰਹੇ।

ਚੰਦਰਵਾੜੀ ਆਦਿ ਖੂਬਸੂਰਤ ਖੂਬਸੂਰਤ ਸਥਾਨ ਵੀ ਦੇਖੇ ਇੱਥੇ ਪਹਿਲਗ੍ਰਾਮ ਅਤੇ ਦੇ ਰਸਤੇ ਰਾਹੀਂ ਲੋਕ ਅਮਰਨਾਥ ਦੀ ਯਾਤਰਾ ਤੇ ਜਾ ਰਹੇ ਸਨ, ਅਸੀਂ ਇੱਕ ਹਫ਼ਤਾ ਪਹਾੜਾਂ ਤੇ ਠੰਢੇ ਮੌਸਮ ਤੇ ਗੁਜਾਰਿਆ ਅਤੇ ਕੁਦਰਤੀ ਨਜ਼ਾਰਿਆਂ ਦਾ ਭਰਪੂਰ ਆਨੰਦ ਮਾਣਿਆ ਣਿਆ ਜਦੋਂ

ਦਾ ਚੀਜ਼ਾਂ ਦੇਖਣ ਨੂੰ ਅਸੀਂ ਦੇਖੀਆਂ ਪਹਾੜੀਆਂ ਇੰਨੀਆਂ ਸੁੰਦਰ ਸਨ ਕਿ ਜਿਹਨਾਂ ਨੂੂੰ ਦੇਖ ਕੇ ਮਨ ਖ਼ੁਸ਼ ਹੋ ਰਿਹਾ ਸੀ। ਪੁਰਾਤਨ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਰਾਮ ਨਾਂ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਤਖਾਣ ਦਾ ਕੰਮ ਕਰਦਾ ਸੀ ਅਤੇ ਪ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਉਹ ਤਖਾਣ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਰਾਮ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸਨ ਪਰ ਇਸ ਲਈ ਉਸਦੀ ਪਰਵਰਿਸ ਉਸਦੀ ਤਾਈ ਨੇ ਕੀਤੀ ਸੀ ਰਾਮ ਬਹੁਤ ਹੀ ਮਿਹਨਤੀ ਸੀ ਅਤੇ ਉਹ ਆਪਣੇ ਪਿੰਡ ਤੋਂ ਬਿਨਾਂ ਆਸਪਾਸ ਦੇ ਪਿੰਡਾਂ ਦੀ ਦਾ ਕੰਮ ਕਰਦਾ ਸੀ ਦਾਤੀਆਂ, ਰੰਬੇ, ਕੜਾਹੀਆਂ ਆਂ ਅਤੇ ਫਲਾਂ ਦੇ ਹੋਰ ਦਾ ਕੰਮ ਕਰਦਾ ਸੀ ਦੀ ਸੀ। ਕਿਸਾਨਾਂ ਦੇ ਘਰੇ ਘਰੇ ਜਾ ਕੇ ਉਹ ਮੰਜੀਆਂ, ਪੀੜੀਆਂ ਅਤੇ ਥੋਕਦਾ ਸੀ, ਇਸ ਤਰ੍ਹਾਂ ਉਹ ਆਪਣੇ ਜੀਵਨ ਤੇ ਨਿਰਵਾਹ ਕਰਦਾ ਸੀ ਕਦੇ ਕਦੇ ਕੰਮ ਦੀ ਭਾਲ ਵਿੱਚ ਉਹ ਦੂਰ ਦੁਰਾਡੇ ਵੀ ਜਾਣਾ ਪੈਂਦਾ ਸੀੳ, ਇਸ ਤਰ੍ਹਾਂ ਇੱਕ ਦਿਨ ਉਹ ਦੁਪਿਹਰ ਵਿੱਚ ਸਮੇਂ ਦਾ ਕੰਮ ਕਰ ਰਿਹਾ ਸੀ। ਸੀ ਜਦੋਂ ਪਿੰਡੋਂ ਇੱਕ ਕਿਸੇ ਹੋਰ ਪਿੰਡ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਨਦੀ ਪਾਰ ਕਰਨੀ ਪੈਂਦੀ ਸੀ ਨਦੀ ਪਾਰ ਕਰਦੇ ਹੋਏ ਇਹ ਬੇੜੀ ਦੀ ਉਡੀਕ ਕਰਨ ਲੱਗਾ। ਤਾਂ ਉਸਨੇ ਵੇਖਿਆ ਕਿ ਥੋੜ੍ਹੀ ਕੁ ਦੂਰ ਇੱਕ ਕੁੜੀ ਨਹਾ ਰਹੀ ਕੁੜੀਆਂ ਨਹਾ ਰਹੀਆਂ ਹਨ ਨ ਇਸ ਕਰਕੇ ਉਹ ਹੋਰ ਦੂਰ ਜਾ ਕੇ ਖੜਾ ਹੋ ਗਿਆ, ਉਸਨੇ ਖੜਾ ਖੜਾ ਦੇਖਦਾ ਰਿਹਾ ਤਾਂ ਸਾਰੀਆਂ ਕੁੜੀਆਂ ਨਹਾ ਕੇ ਚਲੀਆਂ ਗਈਆਂ ਗਈਆਂ ਪਰ ਕੁੱਝ ਕੱਪੜੇ ਕਿਨਾਰੇ ਤੇ ਹੀ ਪਏ ਰਹਿ ਗਏ, ਉਸ ਉੱਥੇ ਉਸਨੂੰ ਇੱਕ ਕੁੜੀ ਨਜ਼ਰ ਆਈ। ਨਜ਼ਰ ਕੋਈ ਕੁੜੀ ਨਜ਼ਰ ਨਹੀਂ ਆ ਰਹੀ ਸੀ ਹੀ ਅੱਗੋਂ ਉਹਨਾਂ ਨੇ ਉਹਨਾਂ ਨੇ ਅ ਉਸਨੇ ਅੱਗੇ ਹੋ ਕੇ ਉਹਨਾਂ ਦੇ ਕੱਪੜਿਆਂ ਨੂੰ ਦੇਖਿਆ ਤਾਂ ਕੱਪੜੇ ਕੀਮਤੀ ਸਨ ਨ ਅਤੇ ਤੇ ਕਿਸੇ ਵੀ ਅਮੀਰਜਾਦੀ ਦੇ ਲੱਗ ਰਹੇ ਸਨ ਉਹਨਾਂ ਨੇ ਜਿਉਂ ਹੀ ਕੱਪੜਿਆਂ ਨੂੰ ਚੁੱਕ ਕੇ ਤੁਰਨ ਲੱਗਾ ਪਿੱਛੋਂ ਆਵਾਜ਼ ਆਈ ਈ ਹੇ ਮਨੁੱਖ ਖ ਮੇਰੇ ਕੱਪੜੇ ਵਾਪਸ ਕਰ ਇੱਥੇ ਰੱਖ ਖ ਰਾਮ ਨੇ ਪਿੱਛਾ ਮੁੜਕੇ ਦੇਖਿਆ ਤਾਂ ਇੱਕ ਖੂਬਸੂਰਤ ਸੁਨਿਹਰੇ ਵਾਲਾਂ ਵਾਲੀ ਕੁੜੀ ਨਜ਼ਰ ਆਈ, ਉਹ ਉਹ ਉਸਨੂੰ ਦੇਖਦਾ ਹੀ ਰਹਿ ਗਿਆ, ਆਪਣਾ ਹੌਂਸਲਾ ਕਰਕੇ ਪੁੱਛ ਹੀ ਤੂੰ ਕੌਣ ਹੈ ਤੇ ਕਿੱਥੋਂ ਆਈ ਹੈ, ਮੈਂ ਪਰੀ ਹਾਂ ਹਾਂ ਮੈਂ ਮਾਤ ਲੋਕ ਤੋਂ ਆਈ ਹਾਂ, ਮੇਰੀ ਇੱਛਾ ਲੋਕ ਦੇਵਤਾ ਤੋਂ ਆਈ ਹੈ ਨਾ ਸੀਤਲ ਜਲ ਨੂੰ ਦੇਖ ਕੇ ਮੇਰੇ ਮਨ ਵਿੱਚ ਇਸਨਾਨ ਕਰਨ ਦਾ ਇਸਾ ਇਸਨਾਨ ਕਰਨ ਦੀ ਭਾਵਨਾ ਜਾਗ ਗਈ ਗਈ ਗਈ ਹੇ ਮਨੁੱਖ ਮੇਰੇ ਕੱਪੜੇ ਹੁਣ ਮੇਰੇ ਤੋਂ ਮੇਰੇ ਉੱਡਣ ਦੇ ਵਾਲੇ ਖੰਭ ਹੈ ਜੋ ਮੇਰੇ ਕੱਪੜਿਆਂ ਦੇ ਨਾਲ ਹਨ, ਵਾਪਸ ਰੱਖ ਦੇ ਪਰੀ ਨੇ ਉੱਤਰ ਦਿੱਤਾ, ਪਰੀ ਖੂਬਸੂਰਤ ਇੱਕ ਪਰੀ ਦੀ ਖੂਬਸੂਰਤੀ ਨੂੰ ਵੇਖ ਕੇ ਕੇ ਅਤੇ ਉਸਦੀਆਂ ਗੱਲਾਂ ਸੁਣਕੇ ਸਬਦੀਸ਼ ਅਹ ਦਾ ਦਿਲ ਬੇਈਮਾਨ ਹੋ ਗਿਆ ਅਤੇ ਉਸਨੇ ਸੋਚਿਆ ਕਿ ਕਿ ਇਸਦੇ ਕੱਪੜੇ ਅਤੇ ਖੰਭ ਮੇਰੇ ਕੋਲ ਹਨ ਨ ਇਹ ਕਿਤੇ ਇਹ ਕਿਤੇ ਜਾ ਨਹੀਂ ਸਕਦੀ, ਕਿਉਂ ਨਾ ਮੈਂ ਇਹਨੂੰ ਆਪਣੇ ਘਰ ਹੀ ਲਿਜਾਇਆ, ਰਾਮ ਨੇ ਕਿਹਾ ਮੇਰੀ ਇੱਕ ਸਰਤ ਹੈ, ਪਰੀ ਸੋਚਾਂ ਵਿੱਚ ਪੈ ਗਈ, ਉਸਨੇ ਪੁੱਛਿਆ, ਹੇ ਮਾਨਵ ਤੇਰੀ ਕੀ ਸਰਤ ਹੈ? ਮੈਂ ਮੈਂ ਤੇਰੇ ਕੱਪੜੇ ਵਾਪਸ ਕਰਦਾਂ ਹਾਂ ਪਰ ਤੂੰ ਮੇਰੇ ਨਾਲ ਮੇਰੇ ਘਰ ਚੱਲੇਗੀ। ਗੀ ਘਰ ਜਾ ਕੇ ਤੇਰੇ ਖੰਭ ਵਾਪਸ ਕਰ ਦੇਵਾਂਗਾ ਸ ਅਹ ਰਾਮ ਨੇ ਪਰੀ ਅੱਗੇ ਸਰਤ ਰੱਖੀ ਅਤੇ ਪਰੀ ਘਬਰਾਈ। ਅੱਜ ਮੇਰੀ ਸਹੇਲੀ ਨੇ ਮੈਨੂੰ phone ਕੀਤਾ ਤੇ ਪੁੱਛਿਆ ਕਿ ਵਿਸਾਖੀ ਬਾਰੇ ਦੱਸੋ ਵਿਸਾਖੀ ਦਾ ਤਿਉਹਾਰ ਕਿਉਂ ਮਨਾਉਂਦੇ ਹੈ ਤੇ ਕਿਵੇਂ ਮਨਾਉਂਦੇ ਹੈ, ਕਿਸ ਤਰ੍ਹਾਂ ਮਨਾਇਆ ਜਾਂਦਾ ਹੈ। ਸਾਰਾ ਕੁਛ ਮੈਨੂੰ ਦੱਸੋ ਤੇ ਮੈਂ ਉਹਨੂੰ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਬਹੁਤ ਵਧੀਆ ਤਿਉਹਾਰ ਹੈ, ਬਹੁਤ ਸੋਹਣਾ ਤਿਉਹਾਰ ਹੈ ਬਹੁਤ ਹੀ ਖ਼ੁਸ਼ੀ ਵਾਲਾ ਤਿਉਹਾਰ ਹੈ। ਖ਼ੁਸ਼ੀ ਵਾਲਾ ਤਿਉਹਾਰ ਹੈ ਇਸ ਮੇ ਵਿਸਾਖੀ ਦੇ ਮੇਲੇ ਵਿੱਚ ਬਹੁਤ ਵਧੀਆ ਮਨਾਇਆ ਜਾਂਦਾ ਹੈ ਤੇ ਵਿਸਾਖੀ ਦਾ ਮੇਲਾ ਵੀ ਬਹੁਤ ਵਧੀਆ ਹੁੰਦਾ ਹੈ। ਹੁਣ ਮੈਂ ਉਹਨੂੰ ਮੇਲੇ, ਉਹ ਕਹਿੰਦੀ ਮੈਨੂੰ ਮੇਲੇ ਬਾਰੇ ਦੱਸੋ ਮੇਲੇ ਚ ਕਿੱਦਾਂ ਹੁੰਦਾ ਕਿ ਮੇਲੇ ਦਾ, ਮੈਂ ਉਹਨੂੰ ਸਾਰਾ ਮੇਲੇ ਦਾ ਦੱਸਿਆ, ਮੇਲੇ ਦਾ ਅੱਖੀ ਡਿੱਠਾ ਵਿਸਾਖੀ ਦਾ ਮੇਲਾ ਦੱਸਿਆ ਉਹਨੂੰ ਮੈਂ। ਮੇਲਾ ਇੱਕ ਅਜਿਹਾ ਸਫ਼ਰ ਹੁੰਦਾ ਹੈ ਜੋ ਸਾਡੀਆਂ ਯਾਦਾਂ ਵਿੱਚ ਲੰਬੇ ਸਮੇਂ ਤੱਕ ਰਹਿੰਦਾ ਹੈ ਮੇਲਾ ਯਾਦਗਾਰ ਹੁੰਦਾ ਹੈ, ਮੇਲੇ ਵਿੱਚ ਬਹੁਤ ਧੂਮ ਧਾਮ ਨਾਲ ਮੇਲਾ ਲਗਾਇਆ ਜਾਂਦਾ ਹੈ ਤੇ ਇਹ ਲੰਬੇ ਸਮੇਂ ਤੱਕ ਯਾਦ ਰਹਿੰਦਾ ਹੈ। ਸਾਰਿਆਂ ਮੇਲਿਆਂ ਵਿੱਚੋਂ ਵਿਸਾਖੀ ਦਾ ਮੇਲਾ ਹੀ ਹੈ ਜੋ ਬੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਵਿਸਾਖੀ ਦੇ ਮੇਲੇ ਵਿੱਚ ਹਰ ਹਰ ਤਰ੍ਹਾਂ ਦੀਆਂ ਖ਼ੁਸ਼ੀਆਂ ਨੂੰ ਸਭ ਤੋਂ ਅੱਗੇ ਹੈ ਪੰਜਾਬੀ ਮੇਲੇ ਹਰ ਤਰ੍ਹਾਂ ਨਾਲ ਖ਼ੁਸ਼ੀਆਂ ਨਾਲ ਹੀ ਮਨਾਏ ਜਾਂਦੇ ਹੇ ਪੰਜਾਬ ਮੇਲਿਆਂ ਦੀ ਧਰਤੀ ਹੈ ਮੇਲਿਆਂ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ ਹੈ, ਇਹਨਾਂ ਮੇਲਿਆਂ ਵਿੱਚ ਸਾਰੇ ਬੜਾ ਖ਼ਾਸ ਤੇ ਪਸੰਦੀਦਾ ਮੇਲਾ ਵਿਸਾਖੀ ਦਾ ਹੀ ਹੁੰਦਾ ਹੈ ਵਿਸਾਖੀ ਦਾ ਮੇਲਾ ਦਾ ਨਾਂ ਸੁਣਦਿਆਂ ਹੀ ਸਾਡੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਸਾਡੇ ਖ਼ੁਸ਼ੀਆਂ ਦਾ ਕੋਈ ਠਿਕਾਣਾ ਨਹੀਂ, ਸਾਡੇ ਚਿਹਰਿਆਂ ਤੇ ਖ਼ੁਸ਼ੀ ਖ਼ੁਸ਼ੀ ਦਿਖਾਈ ਦਿੰਦੀ ਹੈ, ਵਿਸਾਖੀ ਦੇ ਮੇਲੇ ਨੂੰ ਯਾਦ ਕਰਕੇ ਵੀ ਇੱਕ ਝੱਟ ਚਾਰ ਦੋਸਤਾਂ ਨਾਲ ਦੂਜੇ ਦਿਨ ਮੇਲੇ ਤੇ ਜਾਣ ਦਾ ਪ੍ਰੋਗਰਾਮ ਬਣਾ ਲੈਂਦੇ ਹੈ ਵਿਸਾਖੀ ਦਾ ਮੇਲਾ ਜੋ ਹਰ ਸਾਲ ਵਿਸਾਖ ਦੇ ਮਹੀਨੇ ਦੀ

ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਸੀ, ਪੰਜਾਬ ਦੇ ਸਿੱਖ ਇਤਿਹਾਸ ਵਿੱਚ ਇਸ ਮੇਲੇ ਦੀ ਖ਼ਾਸ ਮਹਾਨਤਾ ਹੈ ਇਹ ਤੇਰਾਂ ਅਪ੍ਰੈਲ ਤੇ ਛੋਲਾਂ ਸੌ ਨੜ੍ਹਿਨਵੇਂ ਈਸਵੀ ਨੂੂੰ

ਵਿਸਾਖੀ ਦਾ ਤਿਉਹਾਰ ਸਾਰੇ ਭਾਰਤੀਆਂ ਵੱਲੋਂ ਬੜੀ ਧੂਮ ਧਾਮ ਨਾਲ, ਬੜੀ ਸਰਧਾ ਨਾਲ, ਬੜੀ ਪਵਿੱਤਰਤਾ ਨਾਲ ਮਨਾਇਆ ਜਾਂਦਾ ਹੈ ਇਹਦੇ ਵਿੱਚ

ਸਾਰੇ ਜਾਣੇ ਜਦ ਮੇਲਾ ਦੇਖਣ ਚਲੇ ਜਾਂਦੇ ਆਂ ਮੇਲੇ ਦਾ ਸਥਾਨ ਘਰ ਤੋਂ ਪੰਜ ਤੋਂ ਛੇ ਕਿੱਲੋਮੀਟਰ ਦੂਰ ਹੀ ਹੂੰਦਾ ਹੈ ਖੁੱਲੇ ਮੈਦਾਨ ਵਿੱਚ ਹੁੰਦਾ ਹੈ, ਤੇ ਮੈਦਾਨ ਵੀ ਮੇ ਬਹੁਤ ਵੱਡਾ ਹੁੰਦਾ ਹੈ ਪੈਦਲ ਮੇਲੇ ਵਾਸਤੇ ਪੈਦਲ ਹੀ ਜ਼ਿਆਦਾ ਲੋਕੀ ਪੈਦਲ ਹੀ ਜਾਂਦੇ ਹਨ ਜਿਵੇਂ ਜਿਵੇਂ ਲੋਕੀ ਆਪਣੇ ਆਪਣੇ ਸੁਵਿਧਾ ਦੇ ਅਨੁਸਾਰ ਮੇਲਾ ਵੇਖਣ ਜਾਂਦੇ ਆ ਤੇ ਸੜਕਾਂ ਦਾ ਦ੍ਰਿਸ਼ ਵੀ ਉਦੋਂ ਦੇਖਣ ਵਾਲਾ ਹੁੰਦਾ ਹੈ, ਸੜਕ ਦਾ ਨਜ਼ਾਰਾ ਬਹੁਤ ਸੁੰਦਰ ਹੁੰਦਾ ਹੈ। ਕਈ ਲੋਕ ਬੈਲ ਗੱਡੀਆਂ ਤੇ ਕਈ ਲੋਕ ਟ੍ਰੈਕਟਰਾਂ ਤੇ ਟਰਾਲੀਆਂ ਤੇ, ਤੇ ਕਾਰਾਂ ਤੇ ਜਾਂਦੇ ਹਨ ਜਦ ਕਿ ਕੁ ਸਵਾਰ ਹੁੰਦੇ ਹਨ ਕਈ ਸਾਇਕਲਾਂ ਤੇੇ ਵੀ ਜਾਂਦੇ ਹਨ,

ਨਹਿਰ ਦੇ ਨਾਲ ਨਹਿਰ ਲੱਗਦਾ ਹੈ ਤੇ ਲੋਕੀ ਨਹਿਰੋ ਨਹਿਰ ਪੈਦਲ ਹੀ ਜਾਂਦੇ ਮੇਲਾ ਵੇਖਣ ਵਾਸਤੇ। ਮੇਲੇ ਵਿੱਚ ਖਿਡੋ ਬੱਚਿਆਂ ਵਾਸਤੇ ਖਿਡੋਣੇ ਵੀ ਲੱਗਦੇ ਹਨ, ਬੱਚੇ ਝੂਟੇ ਵੀ ਲੈਂਦੇ ਹੈ ਉਦੋਂ ਮੇਲੇ ਦੀ ਰੌਣਕ ਹੀ ਦੇਖਣ ਵਾਲੀ ਹੁੰਦੀ ਹੈ ਉੱਥੇ ਪਹੁੰਚ ਕੇ ਮੇਲੇ ਵਿੱਚ ਗੁਰਦੁਆਰੇ ਦੇ ਬਣਾ ਸਰੋਵਰ ਉਹਦੇ ਵਿੱਚ ਪਵਿੱਤਰ ਪਾਣੀ ਨਾਲ ਇਸ਼ਨਾਨ ਕਰਦੇ ਹਨ, ਇਸ ਤੋਂ ਬਾਅਦ ਗੁਰਦੁਆਰੇ ਵਿੱਚ ਮ ਮੱਥਾ ਟੇਕਿਆ ਜਾਂਦਾ ਤੇ ਪਾਠ ਸੁਣ ਕੇ ਤੇ ਹੋਰ ਸਥਾਨਾਂ ਦੇ ਦਰਸ਼ਨ ਕਰਦੇ ਹਾਂ ਦਰਸ਼ਨ ਕਰਕੇ ਗੁਰੂ ਤੇਗ ਬਹਾ ਗੁਰੂ ਤੇਗ ਜੀ ਦਾ ਲੰਗਰ ਖਾਂਦੇ ਹਾਂ ਗੁਰੂਆਂ ਦਾ ਪ੍ਰਸ਼ਾਦ ਲੈਂਦੇ ਹਾਂ, ਕੜਾਹ ਦਾ ਪ੍ਰਸ਼ਾਦ ਜੋ ਕਿ ਬਹੁਤ ਸਵਾਦ ਹੁੰਦਾ ਹੈ ਮੇਲੇ ਵਿੱਚ ਹਲਵਾਈਆਂ ਦੀਆਂ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਹਨ, ਤੇ ਉੱਥੇ ਜਾ ਕੇ ਨਾਸਤਾ ਵੀ ਕਰਦੇ ਹਾਂ ਹਲਵਾਈਆਂ ਦੀ ਦੁਕਾਨ ਤੇ, ਤੇ ਪੂਰਾ ਮੇ ਅਸੀਂ ਸਾਰੇ ਮਿਲ ਕੇ ਪਰਿਵਾਰ ਮੇਲੇ ਦਾ ਅਨੰਦ ਲੈਂਦੇ ਹਾਂ ਮੇਲੇ ਵਿੱਚ ਦੁਕਾਨਾਂ ਇਉਂ ਸਜੀਆਂ ਹੋਈਆਂ ਹੁੰਦੀਆਂ, ਕਿਤੇ ਦੁਕਾਨਾਂ ਤੇ ਰੇਡੀਓ ਟੇਪ recorder ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਰਹੇ ਹੁੰਦੇ ਹਨ। ਕੁੱਝ ਦੂਰੀ ਤੇ ਕਬੱਡੀ ਦਾ match ਵੀ ਦਿਖਾਈ ਦਿੰਦਾ ਹੈ ਅਸੀਂ ਕਬੱਡੀ ਦਾ match ਵੀ ਦੇਖਣ ਜਾਂਦੇ ਹਾਂ match ਵਿੱਚ ਕਬੱਡੀ ਦੇ ਵਿੱਚ ਪਹਿ ਲੜਦੇ ਪਹਿਲਵਾਨ ਲੜਦੇ ਹੁੰਦੇ ਹੈ ਉਹ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹੈ ਤੇ ਉਸੇ ਪਹਿਲਵਾਨਾਂ ਦਾ ਘੋਲ ਵੀ ਵੇਖਣ ਨੂੰ ਮਿਲਦਾ ਹੈ ਉਹਨਾਂ ਦਾ ਘੋਲ ਬਹੁਤ ਹੀ ਜ਼ਬਰਦਸਤ ਹੁੰਦਾ ਹੈ ਉਹ ਇੱਕ ਦੂਜੇ ਨੂੰ ਬਹੁਤ ਕੋਸ਼ਿਸ਼ ਕਰਦੇ ਹਨ ਕਿ ਉਹ ਇੱਕ ਦੂਜੇ ਨੂੰ ਹਰਾ ਕੇ ਆਪ ਜਿੱਤ ਜਾਵੇ ਤੇ ਮੇਲੇ ਵਿੱਚ ਮਠਿਆਈਆਂ, ਚਾਟ, ਖਿਡੋਣੇ, ਫ਼ਲਾਂ ਦੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਲੱਗੀਆਂ ਹੋਈਆਂ ਮੇਲੇ ਵਿੱਚ ਸਾਰਾ ਦਿਨ ਮੇਲੇ ਵਿੱਚ ਘੁੰਮ ਘੁੰਮ ਕੇ ਸਮਾਂ ਦਾ ਪਤਾ ਹੀ ਨੀ ਲੱਗਦਾ, ਕਦੋਂ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਏਦਾਂ ਜੀਅ ਕਰਦਾ ਹੈ ਕਿ ਮੇਲੇ ਵਿੱਚ ਹੀ ਘੁੰਮਦੇ ਰਹੋ, ਜਿੰਨੇ ਘਰੋਂ ਪੈਸੇ ਲੈ ਜਾਂਦੇ ਹਾਂ ਸਾਰੇ ਖ਼ਰਚ ਹੋ ਜਾਂਦੇ ਹੈ। ਖ਼ੁਸ਼ੀ ਖ਼ੁਸ਼ੀ ਮੇਲਾ ਵੇਖਣ ਜਾਂਦੇ ਹਾਂ ਮੇਲੇ ਦਾ ਪੂਰਾ ਆਨੰਦ ਲੈਂਦੇ ਹਾਂ ਬੜਾ ਬੜੇ ਚਾਵਾਂ ਨਾਲ, ਬੜੇ ਖ਼ੁਸ਼ੀ ਨਾਲ ਮੇਲਾ ਦੇਖਦੇ ਹਾਂ, ਵਿਸਾਖੀ ਦਾ ਤਿਉਹਾਰ ਮਨਾਉਂਦੇ ਹਾਂ।

ਘੁੰਮ ਕੇ ਅਸੀਂ ਇੱਕ ਥਾਂ ਤੇ ਆਰਾਮ ਕਰਨ ਵਾਸਤੇ ਬਹਿ ਜਾਂਦੇ ਹਾਂ ਗੁਰਦੁਆਰੇ ਜਾਂਦੇ ਹਾਂ ਮੱਥਾ ਟੇਕ ਕੇ ਲੰਗਰ ਖਾਂਦੇ ਹਾਂ ਗੁਰੂ ਤੇਗ ਪ੍ਰਸ਼ਾਦ ਖਾਂਦੇ ਹਾਂ ਤੇ ਫਿਰ ਮੇਲਾ ਘੁੰਮ ਕੇ ਸਰਵੋਰ ਵਿੱਚ ਨਹਾ ਕੇ ਤੇ ਇੱਕ ਥਾਂ ਤੇ ਆਰਾਮ ਕਰਨ ਵਾਸਤੇ ਥੋੜ੍ਹੀ ਦੇਰ ਬਹਿ ਜਾਂਦੇ ਹਾਂ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਤਾ ਹੀ ਨੀ ਲੱਗਦਾ ਤੇ ਅਸੀਂ ਝੂਲੇ ਲੈ ਕੇ ਵਾਪਸ ਘਰ ਜਾਣ ਦਾ ਸੋਚਦੇ ਹਾਂ ਤੇ ਘਰ ਜਾਣ ਨੂੰ ਸਾਡਾ ਮਨ ਹੀ ਨੀ ਕਰਦਾ, ਮੇਲਾ ਇੰਨਾ ਵਧੀਆ ਹੁੰਦਾ ਹੈ ਵੇਖਣ ਵਾਲਾ ਹੁੰਦਾ ਹੈ ਥੱਕੇ ਹੋਣ ਕਰਕੇ ਅਸੀਂ ਸਾਰੇ

ਮੇਲੇ ਵਿੱਚ ਸਾਡੀ ਫੇਰੀ ਸਫ਼ਲ ਹੋ ਜਾਂਦੀ ਹੈ, ਸਾਡਾ ਘੁੰਮਣਾ ਸਫ਼ਲ ਹੋ ਜਾਂਦਾ ਹੈ, ਮੇਲਿਆਂ ਦਾ ਪੰਜਾਬ ਵਿੱਚ ਬਹੁਤ ਮਹੱਤਵ ਹੈ। ਮੇਲਾ ਦਾ ਜਿਹੜਾ ਮਹੱਤਵ ਉਹ ਸਾਡੇ ਜੀਵਨ ਵਿੱਚ ਖ਼ੁਸ਼ੀਆਂ ਨੂੰ ਮਨਾਉਣ ਦਾ ਸੰਦੇਸ਼ ਹੈ ਸਾਡੇ ਸਮਾਜ ਦਾ ਹਰ ਵਰਗ ਇਹਦੇ ਵਿੱਚ ਆਇਆ ਹੁੰਦਾ ਹੈ। ਹਰ ਜਾਤੀ ਦੇ ਲੋਕ ਆਏ ਹੁੰਦੇ ਹਨ ਚਾਹੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਹਰ ਜਾਤੀ ਦੇ ਲੋਕੀ ਮੇਲੇ ਵਿੱਚ ਆਉਂਦ ਆਉਂਦੇ ਹਨ ਤੇ ਮੇਲੇ ਦਾ ਆਨੰਦ ਲੈਂਦੇ ਹਨ। ਮੇ ਸਾਰੇ ਲੋਕੀ ਇਕੱਠੇ ਹੋ ਕੇ ਸਾਡੀ ਸਮਾਜਿਕ ਏਕਤਾ ਨੂੰ ਵੱਧਦੀ ਹੈ, ਪੁਰਾਣੇ ਮਿੱਤਰ ਜਾਂ ਪੁਰਾਣੇ ਲੋਕ ਵੀ ਮਿਲ ਜਾਂਦੇ ਹਨ, ਇੱਕ ਦੂਜੇ ਨੂੰ ਮਿਲਣ ਨਾਲ ਸਾਡੀ ਜਾਣ ਪਹਿਚਾਣ ਵੱਧਦੀ ਹੈ l

ਦੇਖਣ ਨੂੰ ਮਿਲਦਾ ਹੈ ਵਿਸਾਖੀ ਦਾ ਤਿਉਹਾਰ ਹੀ ਬੜਾ ਵਧੀਆ ਤਿਉਹਾਰ ਹੁੰਦਾ ਹੈ ਹਰ ਸਾਲ ਉਡੀਕ ਕਰਦੇ ਹਾਂ ਅਸੀਂ ਇਸ ਤਿਉਹਾਰ ਨੂੰ ਆਉਣ ਦੀ। ਵਿਸਾਖੀ ਦਾ ਤਿਉਹਾਰ ਆਵੇ, ਵਿਸਾਖੀ ਦੇ ਤਿਉਹਾਰ ਚ ਜਲੇਬੀਆਂ ਖਾਣ ਦਾ ਬੜਾ ਮਹੱਤਵ ਹੈ ਲੋਕੀ ਗਰਮਾ ਗਰਮ ਜਲੇਬੀਆਂ, ਹਲਵਾਈ ਜਲੇਬੀਆਂ ਕੱਢਦੇ ਹਨ ਤੇ ਵਿ ਵੰਡ ਕਈ ਤਾਂ ਜਲੇਬੀਆਂ ਦਾ ਲੰਗਰ ਵੀ ਲਗਾਉਂਦੇ ਹੈ, ਤੇ ਜਲੇਬੀਆਂ ਨੂੰ ਖਾਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ, ਗਰਮ ਗਰਮ ਜਲੇਬੀਆਂ ਬਹੁਤ ਸਾਡੀਆਂ ਖ਼ੁਸ਼ੀਆਂ ਨੂੰ ਦਰਸਾਉਂਦੇ ਹਨ। ਵਿਸਾਖੀ ਦੇ ਅਸੀਂ ਹਰ ਸਾਲ ਵਿਸਾਖੀ ਦੀ ਬੜੀ ਉਡੀਕ ਕਰਦੇ ਹਾਂ ਕਿ ਵਿਸਾਖੀ ਦਾ ਤਿਉਹਾਰ ਹਰ ਸਾਲ ਜ਼ਲਦੀ ਜ਼ਲਦੀ ਆਵੇ ਕਈ ਕਦੇ ਇਹ ਤੇਰਾਂ ਅਪ੍ਰੈਲ ਨੂੰ ਆ ਜਾਂਦਾ ਹੈ l ਤੇ ਛ ਚੌਦਾਂ ਅਪ੍ਰੈਲ ਵੀ ਛੱਤੀ ਸਾਲਾਂ ਵਿੱਚ ਸਿਰਫ਼ ਇੱਕ ਵਾਰੀ ਹੈ ਜਦੋਂ ਚੌਦਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਨਹੀਂ ਤਾਂ ਇਹ ਤੇਰਾਂ ਅਪ੍ਰੈਲ ਨੂੰ ਹੀ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ।

ਹਰ ਜਾਤੀ ਦੇ ਲੋਕ ਹਰ ਵਰਗ ਦੇ ਲੋਕ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਵਿਸਾਖੀ ਸਤਾਈ ਨਛੱਤਰਾਂ ਵਿੱਚੋਂ ਛੋਲਵਾਂ ਨਛੱਤਰ ਹੈ ਪੁਰਾਤਨ ਗ੍ਰੰਥਾਂ ਦੇ ਅਨੁਸਾਰ ਸਾਰੇ ਨਛੱਤਰਾਂ ਵਿੱਚੋਂ ਵਿਸਾਖਾ ਨਛੱਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਮਾਘੀ ਵਾਂਗ ਵਿਸਾਖੀ ਇਸ਼ਨਾਨ ਨੂੰ ਵੀ ਮਹੱਤਤਾ ਦਿੱਤੀ ਗਈ ਹੈ, ਵਿਸਾਖੀ ਦਾ ਇਸ਼ਨਾਨ ਕਰਨ ਜਾਣ ਨੂੰ ਸ਼ੁਰੂ ਸ਼ੁਰੂ ਵਿੱਚ ਇਹ ਮੇਲਾ ਦਰਿਆਵਾਂ ਤੇ ਇਸ਼ਨਾਨ ਕਰਨ ਤੱਕ ਹੀ ਸੀਮਿਤ ਸੀ। ਜਿਉਂ ਜਿਉਂ ਖ਼ੁਸ਼ਹਾਲੀ ਆਈ ਮੇਲੇ ਦਾ ਤੌਰ ਤਰੀਕਾ ਵੀ ਬਦਲਿਆ, ਮੇਲਿਆਂ ਦਾ ਵਪਾਰੀਕਰਨ ਵੀ ਹੋਣ ਲੱਗਾ, ਮੁਟਿਆਰਾਂ ਤੇ ਗੱਭਰੂਆਂ ਲਈ ਹਾਰ ਸ਼ਿੰਗਾਰ ਅਤੇ ਬੱਚਿਆਂ ਲਈ ਹੱਟੀਆਂ ਤੇ ਪਏ ਖਿਲੋਣੇ ਖਿੱਚ ਦਾ ਕਾਰਨ ਬਣ ਗਏ, ਸਹਿਜੇ ਸਹਿਜੇ ਗੱਭਰੂਆਂ ਵੱਲੋਂ ਭੰਗੜਾ ਤੇ ਮੁਟਿਆਰਾਂ ਵੱਲੋਂ ਗਿੱਧਾ ਵੀ ਵਿਸਾਖੀ ਦੀਆਂ ਖ਼ੁਸ਼ੀਆਂ ਦਾ ਹਿੱਸਾ ਬਣ ਗਿਆ। ਪੰਜਾਬੀ ਗੱਭਰੂਆਂ ਦੇ ਖੁੱਲੇ ਜੁੱਸੇ ਦਗ ਦਗ ਕਰਦੇ ਚਿਹਰੇ, ਹੱਥ ਸਮਾਂ ਵਾਲੀ ਡਾਂਗ ਜਾਂ ਖੁੱਡਾ ਧਰਤੀ ਹੁੰਜ ਦੇ ਚਾਦਰੇ ਸਿਰ ਤੇ ਦੇ ਗਲੀ ਕੱਠੇ ਮੇਲੇ ਵਿੱਚ ਟੋਲੀਆਂ ਬਣਾ ਕੇ ਮਸਤ ਹਾਥੀਆਂ ਵਾਂਗ ਝੂੰਮਦੇ ਫਿਰਨਾ, ਮੇਲੇ ਦੇ ਛਿੜਨ ਵੇਲੇ ਤੱਕ ਪਕੋੜਿਆਂ ਦੇ ਨਾਲ ਅੰਦਰ ਜਾਣ ਨਾਲ ਚੋਬਰਾ ਦੀਆਂ ਅੱਖਾਂ ਵਿੱਚ ਲਾਲੀ ਦੇ ਡੋਰੇ ਮੱਘੇ ਅਤੇ ਬੁਲਬੁਲੀਆਂ ਦੇ ਰੂਪ ਵਿੱਚ ਅੰਗੜਾਈਆਂ ਲੈਂਦੇ ਹੋਏ ਲੋਕੀ ਬਸ ਕਿਸੇ ਪਾਸੇ ਇੱਕ ਖੰਘੂਰਾ ਹੀ ਖੁੱਡੇ ਖੜਕਣ ਦੀ ਕਿਰਿਆ ਆਰੰਭ ਦਿੰਦਾ, ਬਸ ਆਪ ਮੁਹਾਰੇ ਤਾਕਤ ਦੀ ਹਾਨੀ ਕਰ ਪ੍ਰਦਰਸ਼ਨੀ ਸ਼ੁਰੂ ਹੋ ਜਾਂਦੀ, ਨਤੀਜਾ ਕੀ ਨਿਕਲਦਾ ਕਈ ਦਫ਼ਾ ਗਹਿਰੀਆਂ ਸੱਟਾਂ ਚੋਟਾਂ ਵੀ ਲੱਗ ਜਾਣੀਆਂ ਅਤੇ ਦੁਸ਼ਮਣੀ ਦੀਆਂ ਜੜਾਂ ਡੂੰਘੀਆਂ ਹੁੰਦੀਆਂ, ਬਦਲੇ ਦੀ ਭਾਵਨਾ ਪਣਪਦੀ ਰਹਿੰਦੀ, ਗੁਰੂ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭ ਗੁਰੂਆਂ ਨੇ ਇਸ ਆਪ ਮੁਹਾਰੀ ਦਈ ਜਾਂਦੀ ਤਾਕਤ ਨੂੰ ਦਿਸ਼ਾ ਦੇ ਕੇ ਉਪਯੋਗੀ ਬਣਾਉਣ ਦਾ ਯਤਨ ਕੀਤਾ ਸੀ ਕਿ ਆਪਸ ਵਿੱਚ ਖੜਕਣ ਵਾਲਾ ਖੁੰਡਾ ਸਵੈ ਰੱਖਿਅਕ ਬਣ ਸਕੇ ਇਸ ਕਾਰਨ ਕੰਮ ਦੀ ਸ਼ੁਰੂਆਤ ਬਾਬਾ ਨਾਨਕ ਜੀ ਨੇ ਹਰਿਦੁਆਰ ਦੇ ਵਿਸਾਖੀ ਦੇ ਜੁੜੇ ਇਕੱਠ ਨਾਲ ਸਵਾਂਘ ਰਚਾਉਣ ਲਈ ਬੜੇ ਹੀ ਨਵੇਲੇ ਢੰਗ ਨਾਲ ਕੀਤੀ ਸੀ ਪੰਜਾਬ ਦੀ ਧਰਤੀ ਤੇ ਬਾਬਾ ਨਾਨਕ ਜੀ ਦਾ ਜਾਤ ਪਾਤ ਰਹਿਤ ਸਾਂਝਾ mission ਵੱਧ ਰਿਹਾ ਸੀ ਵੱਡੀ ਗਿਣਤੀ ਵਿੱਚ ਲੋਕੀ ਇਸ mission ਨਾਲ ਜੁੜੇ ਹੋਏ ਸੀ, ਇਸ ਵਿੱਚ ਨਾਨਕ ਦੇ ਦਰ ਵੱਲੋਂ ਲੋਕਾਈ ਨੂੂੰ ਵਹਿਮਾਂ ਭਰਮਾਂ, ਜੰਤਰਾਂ ਮੰਤਰਾਂ ਤੇ ਚੱਕਰਾਂ ਵਿੱਚ ਕੱਢਣ ਦਾ ਉਪਰਾਲਾ ਚੰਗਾ ਨਾ ਲੱਗਿਆ ਉਸਨੂੰ ਆਪਣੇ ਤੋਰੀ ਫੁਲਕੇ ਦਾ ਫ਼ਿਕਰ ਲੱਗਾ ਤਾਂ ਉੁਸ ਜਾਤੀ ਦੇ ਲੋਕ ਤਿਲਮਿਲਾ ਉੱਠੇ। ਗੁਰੂ ਜੀ ਦੇ ਪੈਰੋਕਾਰਾਂ ਨਾਲ ਵੀ ਭਿੰਨ ਭਿੰਨ ਭੇਦ ਸ਼ੁਰੂ ਕਰ ਦਿੱਤਾ ਤੇ ਖੂਹਾਂ ਤੋਂ ਪਾਣੀ ਭਰਨ ਦੀ ਮਨਾਹੀ ਕਰ ਦਿੱਤੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ ਵਿੱਚ ਇੱਕ ਕਿਸ਼ਮ ਦੀ ਬਾਉਲੀ ਬਣਵਾਈ, ਜਿੱਥੇ ਠੰਢਾ ਮਿੱਠਾ ਮਿੱਠਾ ਪਾਣੀ ਸਾਰਿਆਂ ਦੀ ਲੋੜ੍ਹਾਂ ਨੂੰ ਪੂਰਾ ਕਰਨ ਵਾਸਤੇ ਕਰਦੇ ਸਨ। ਪੰਜਾਬ ਵਿੱਚ ਗੁਰੂਆਂ ਦਾ ਬਹੁਤ ਮਹੱਤਵ ਹੈ ਗੁਰੂਆਂ ਨੇ ਪੰਜਾਬ ਵਾਾਸਤੇ ਵਾ ਬਹੁਤ ਕੁੱਝ ਕੀਤਾ ਹੈ ਉਹਨਾਂ ਵਿੱਚੋਂ ਗੁਰੂਆਂ ਦਾ ਇਹ ਵਿਸਾਖੀ ਦਾ ਤਿਉਹਾਰ ਵੀ ਗੁਰੂਆਂ ਨੂੰ ਹੀ ਸਮਰਪਿਤ ਹੁੰਦਾ ਹੈ ਵਿਸਾਖੀ ਦਾ ਤਿਉਹਾਰ ਸਾਡੇ ਦੇਸ ਵਿੱਚ ਬੜਾ ਮੰਨਿਆ ਹੋਇਆ, ਬੜਾ ਪ੍ਰਸਿੱਧ ਤਿਉਹਾਰ ਹੈ ਅਸੀਂ ਹਰ ਸਾਲ ਵਿਸਾਖੀ ਦੇ ਤਿਉਹਾਰ ਵਿੱਚ ਆਉਣ ਦੀ ਉਹਨਾਂ ਦੇ ਖ਼ੁਸ਼ੀਆਂ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਵਿਸਾਖੀ ਦੇ ਮੇਲੇ ਨੂੰ ਵੀ ਹਰ ਸਾਲ ਯਾਦ ਕਰਦੇ ਹਾਂ ਮੇਲਾ ਯਾਦ ਕਰਕੇ ਸਾਡੀਆਂ ਪੁਰਾਣੀਆਂ ਯਾਦਾਂ

ਤੇ ਕਿਸਾਨਾਂ ਦੇ ਉੱਪਰ ਖ਼ੁਸ਼ੀ ਦਾ ਇੱਕ ਰੌਣਕ ਵਾਲਾ ਚਿਹਰਾ ਦੇਖ ਸਕੀਏ ਤੇ ਕਿਸਾਨ ਵੀ ਖ਼ੁਸ਼ ਹੋ, ਭਾਰਤ ਦਾ ਰਾਸ਼ਟਰੀਯ ਜਾਨਵਰ ਬਾਗ਼ ਭਾਰਤ ਦਾ ਰਾਸ਼ਟਰੀਯ ਜਾਨਵਰ ਬਾਗ ਹੈ ਇਸ ਨੂੰ ਅੰਗਰੇਜ਼ੀ ਵਿਚ Tiger ਕਹਿੰਦੇ ਹਨ ਭਾਗ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 ਪ੍ਰਤੀ ਘੰਟਾ ਦੀ ਰਫਤਾਰ ਨਾਲ ਦੁੱਧ ਸਕਦਾ ਹੈ ਇਸਦਾ ਭਾਰ ਟੇਨਸੋ ਗਰਮ ਕਿਲੋਗ੍ਰਾਮ ਤਕ ਹੋ ਸਕਦਾ ਹੈ ਇਸਦਾ ਰੰਗ

ਬਾਗ਼ ਦੀ ਸ਼ੁਗਣ ਸ਼ਕਤੀ ਬਹੁਤ ਤੇਜ ਹੁੰਦੀ ਹੈ ਬਾਗ਼ ਦਾ ਆਪਣਾ ਇਕ ਖੇਤਰ ਹੁੰਦਾ ਹੈ ਏਹੇ ਦਾਸ ਤੋਂ ਵੀਹ ਕਿਲੋਮੀਟਰ ਹੋ ਸਕਦਾ ਹੈ। ਇਹ ਖੇਤਰ ਸ਼ਿਕਾਰ ਦੀ ਪ੍ਰਾਪਤੀ ਉਤੇ ਨਿਰਭਰ ਕਰਦਾ ਹੈ। ਬਾਘ ਆਪਣੇ ਇਲਾਕੇ ਵਿਚ ਆਪਣੇ ਮੂਤਰ ਦੀ

ਬਾਘ ਦੀ ਸੁਨਣ ਸ਼ਕਤੀ ਕਮਾਲ ਦੀ ਹੁੰਦੀ ਹੈ. ਏਹੇ ਹਵਾ ਦੁਆਰਾ ਪੱਤਿਆਂ ਦੇ ਹਿਲਣ ਦੀ ਆਵਾਜ਼ ਅਤੇ ਝਾੜੀਆਂ ਵਿਚ ਲੁਕੇ ਹੂਏ ਸ਼ਿਕਾਰ ਦੀ ਆਵਾਜ਼ ਦਾ ਅੰਤਰ ਜਾਣ ਜਾਂਦਾ ਹੈ. ਇਹ ਦੂਰ ਨੇੜੇ ਦੀਆਂ ਅਵਾਜ਼ਾਂ ਨੂੰ ਸੁਨਣ ਲਈ ਆਪਣੇ ਦੋਹਿਆਂ ਦੋਹਾਂ ਕੰਨਾਂ ਨੂੰ ਵੱਖ ਵੱਖ ਦਿਸ਼ਾ ਵਿਚ ਘੁਮਾ ਸਕਦਾ ਹੈ। ਬਾਘ ਅਪਣੀ ਆਵਾਜ਼ ਨੂੰ ਮੌਕੇ ਅਨੁਸਾਰ ਬਦਲ ਲੈਂਦਾ ਹੈ, ਇਸਦੀ ਆਵਾਜ਼ ਨੂੰ ਬਹੁਤ ਦੂਰ ਤਕ ਸੁਣਿਆ ਜਾ ਸਕਦਾ ਹੈ. ਲੱਗਭਗ ਤਿਨ ਕਿਲੋਮੀਟਰ ਤਕ ਇਸਦੀਆਂ ਅੱਖਾਂ ਦੀ ਬਣਤਰ ਇਸ ਪ੍ਰਕਾਰ ਦੀ ਹੁੰਦੀ ਹੈ ਕਿ ਰਾਤ ਨੂੰ ਵੀ ਬਹੁਤ ਆਸਾਨੀ ਨਾਲ ਦੇਖ ਸਕਦਾ ਹੈ. ਇਹ ਅੰਧੇਰੇ ਵਿਚ ਸਾਡੇ ਨਾਲੂ ਛੇ ਗੁਨਾ ਜ਼ਯਾਦਾ ਦੇਖ ਸਕਦਾ ਹੈ. ਸ਼ਿਕਾਰ ਕਰਨ ਅਤੇ ਰਸਤਾ ਲੱਭਣ ਵਿਚ ਇਸਦੀਆਂ ਮੁਛਾਂ ਵੀ ਇਸਦੀ ਮਦਦ ਕਰਦਿਆਂ ਹਨ ਬਾਘ ਦੀਆ ਮੁਛਾਂ ਹਵਾ ਦੀਆਂ ਤਰੰਗਾਂ ਦੁਆਰਾ ਪੈਦਾ ਹੁਈ ਕੰਪਨ ਤੂੰ ਸ਼ਿਕਾਰ ਦੀ ਸਤਿਥੀ ਦਾ ਅੰਦਾਜ਼ਾ ਲਗਾ ਲੈਂਦੀਆਂ ਹਨ. ਇਸਦੀ ਧਾਰੀ ਦਾ ਖੱਲ ਦੇਖਣ ਵਿਚ

ਇਸਦੀ ਖੱਲ ਲੈਣ ਲਈ ਬਾਘ ਕੁਛ ਲਾਲਚੀ ਮਨੁੱਖਾ ਦਾ ਸ਼ਿਕਾਰ ਬਣ ਗਯਾ ਹੈ ਇਸਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਸਨ ਉਨੀ ਸੌ ਤੱਕ ਪੂਰੀ ਦੁਨੀਆਂ ਵਿਚ ਲਗਭਗ ਇਕ ਲੱਖ ਬਾਘ ਸਨ ਅੱਜ ਦੁਨੀਆਂ ਵਿਚ ਇਨ੍ਹਾਂ ਦੀ ਸੰਖ੍ਯਾ ਲਗਭਗ ਤਿਨ ਹਜਾਰ ਅੱਠ ਸੌ ਨੱਬੇ ਰਹਿ ਗਈ ਹੈ. ਸਨ ਦੋ ਹਜਾਰ ਅੱਠ ਵਿਚ ਭਾਰਤ ਵਿਚ ਲਗਭਗ ਇਕ ਹਜ਼ਾਰ ਚਾਰ ਸੌ ਗਿਆਰਹ ਬਾਘ ਸਨ. ਸਾਡੇ ਦੇਸ਼ ਵਿਚ ਇਕ ਅਪ੍ਰੈਲ ਉਨੀਸ ਸੌ ਟਿਹੱਤਰ ਨੂੰ ਬਾਘ ਪਰਿਯੋਜਨਾ ਦਾ ਆਰੰਭ ਕੀਤਾ ਗਿਆ ਜਿਸਦਾ ਉਦੇਸ਼ ਬਾਘਾਂ ਲਈ ਸੁਰੱਖਿਆ ਖੇਤਰ ਨਿਸ਼ਚਿਤ ਕਰਨਾ ਅਤੇ ਉਣਾਂਦੇ ਸ਼ਿਕਾਰ ਉਤੇ ਪਾਬੰਦੀ ਲਗਾਨਾ ਸੀ। ਸ਼ੁਰੂ ਵਿਚ ਨੌ ਖੇਤਰ ਇਸ ਪਰਿਯੋਜਨਾ ਵਿਚ ਲਿਆਂਦੇ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 ਸਨ ਅਜਕਲ ਇਹ ਖੇਤਰ ਨੌ ਤੋਂ ਵੱਧ ਕੇ ਪੰਜਾਹ ਹੋ ਗਏ ਸਨ ਭਾਰਤ ਦਾ ਰਾਸ਼ਟਰੀਯ ਜਾਨਵਰ ਬਾਗ਼ ਭਾਰਤ ਦਾ ਰਾਸ਼ਟਰੀਯ ਜਾਨਵਰ ਬਾਗ ਹੈ ਇਸ ਨੂੰ ਅੰਗਰੇਜ਼ੀ ਵਿਚ Tiger ਕਹਿੰਦੇ ਹਨ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

ਬਾਗ਼ ਦੀ ਸ਼ੁਗਣ ਸ਼ਕਤੀ ਬਹੁਤ ਤੇਜ ਹੁੰਦੀ ਹੈ ਬਾਗ਼ ਦਾ ਆਪਣਾ ਇਕ ਖੇਤਰ ਹੁੰਦਾ ਹੈ ਏਹੇ ਦਾਸ ਤੋਂ ਵੀਹ ਕਿਲੋਮੀਟਰ ਹੋ ਸਕਦਾ ਏਹੇ ਖੇਤਰ ਸ਼ਿਕਾਰ ਦੀ ਪ੍ਰਾਪਤੀ ਉੱਤੇ ਨਿਰਭਰ ਕਰਦਾ ਹੈ ਬਾਘ ਆਪਣੇ ਇਲਾਕੇ ਵਿਚ ਆਪਣੇ ਮੂਤਰ ਦੀ ਗੰਢ ਛੱਡਦਾ ਜਾਂਦਾ ਹੈ। ਇਸ ਤਰਾਹ ਬਾਗ਼ ਇਸ ਗੰਦ ਨੂੰ ਸੁੰਗ ਕੇ ਪਹਿਚਾਣ ਜਾਂਦੇ ਹਨ ਕਿ ਇਹ ਖੇਤਰ ਕਿਸੇ ਦੂਸਰੇ ਬਾਗ਼ ਦਾ ਹੈ ਬਾਗ਼ ਦੀ ਸੁਨਣ ਸ਼ਕਤੀ ਕਮਾਲ ਦੀ ਹੁੰਦੀ ਹੈ ਇਹ ਹਵਾ ਦਵਾਰਾ ਪੱਟਿਆ ਦੀ ਹਿੱਲਣ ਦੀ ਅਵਾਜ ਅਤੇ ਝਾੜੀਆਂ ਵਿਚ ਲੂਕਾ ਹੂਏ ਸ਼ਿਕਾਰ ਦੀ ਅਵਾਜ ਦਾ ਅੰਤਰ ਜਾਣ ਜਾਂਦਾ ਹੈ. ਇਹ ਦੂਰ ਨੇੜੇ ਦੀਆਂ ਅਵਾਜ਼ਾਂ ਨੂੰ ਸੁਨਣ ਲਈ ਆਪਣੇ ਢੋਹੇਯਾ ਦੋਹਾਂ ਕੰਨਾਂ ਨੂੰ ਵੱਖ ਵੱਖ ਦਿਸ਼ਾ ਵਿਚ

ਬਾਘ ਅਪਣੀ ਆਵਾਜ਼ ਨੂੰ ਮੌਕੇ ਅਨੁਸਾਰ ਬਦਲ ਲੈਂਦਾ ਹੈ, ਇਸਦੀ ਆਵਾਜ਼ ਨੂੰ ਬਹੁਤ ਦੂਰ ਤਕ ਸੁਣਿਆ ਜਾ ਸਕਦਾ ਹੈ. ਲੱਗਭਗ ਤਿਨ ਕਿਲੋਮੀਟਰ ਤਕ. ਇਸਦੀਆਂ ਅੱਖਾਂ ਦੀ ਬਣਤਰ ਇਸ ਪ੍ਰਕਾਰ ਦੀ ਹੁੰਦੀ ਹੈ ਕਿ ਰਾਤ ਨੂੰ ਵੀ ਬਹੁਤ ਆਸਾਨੀ ਨਾਲ ਦੇਖ ਸਕਦਾ ਹੈ ਇਹ ਅੰਧੇਰੇ ਵਿਚ ਸਾਡੇ ਨਾਲੂ ਛੇ ਗੁਨਾ ਜ਼ਯਾਦਾ ਦੇਖ ਸਕਦਾ ਹੈ. ਅੰਧੇਰੇ ਵਿਚ ਸ਼ਿਕਾਰ ਕਰਨ ਅਤੇ ਰਸਤਾ ਲੱਭਣ ਵਿਚ ਇਸਦੀਆਂ ਮੁਛਾਂ ਵੀ ਇਸਦੀ ਮਦਦ ਕਰਦਿਆਂ ਹਨ। ਬਾਘ ਦੀਆ ਮੁਛਾਂ ਹਵਾ ਦੀਆਂ ਤਰੰਗਾਂ ਦੁਆਰਾ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

ਇਸਦੀ ਖੱਲ ਲੈਣ ਲਈ ਬਾਘ ਕੁਛ ਲਾਲਚੀ ਮਨੁੱਖਾ ਦਾ ਸ਼ਿਕਾਰ ਬਣ ਗਯਾ ਹੈ. ਇਸਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਸਨ ਉਨੀਸ ਸੌ ਤਕ ਪੂਰੀ ਦੁਨੀਆਂ ਵਿਚ ਲਗਭਗ ਲੱਖ ਬਾਘ ਸਨ, ਅਜ ਦੁਨੀਆਂ ਵਿਚ ਇਨ੍ਹਾਂ ਦੀ ਸੰਖ੍ਯਾ ਲਗਭਗ ਤਿਨ ਹਜਾਰ ਅੱਠ ਸੌ ਨੱਬੇ ਰਹਿ ਗਈ ਹੈ. ਸਨ ਦੋ ਹਜਾਰ ਅੱਠ ਵਿਚ ਭਾਰਤ ਵਿਚ ਲਗਭਗ ਇਕ ਹਜ਼ਾਰ ਚਾਰ ਸੌ ਗਿਆਰਹ ਬਾਘ ਸਨ, ਸਾਡੇ ਦੇਸ਼ ਵਿਚ ਇਕ ਅਪ੍ਰੈਲ ਉਨੀਸ ਸੌ ਤਿਹਾੱਟਰ ਨੂੰ ਬਾਘ ਪਰਿਯੋਜਨਾ ਦਾ ਆਰੰਭ ਕੀਤਾ ਗਿਆ, ਜਿਸਦਾ ਉਦੇਸ਼ ਬਾਘਾਂ ਲਈ ਸੁਰੱਖਿਆ ਖੇਤਰ ਨਿਸ਼ਚਿਤ ਕਰਨਾ ਅਤੇ ਉਨਹਾਂਦੇ ਸ਼ਿਕਾਰ ਉਤੇ ਪਾਬੰਦੀ ਲਗਾਨਾ ਸੀ. ਸ਼ੁਰੂ ਵਿਚ ਨੌ ਖੇਤਰ ਇਸ ਪਰਿਯੋਜਨਾ ਵਿਚ ਲਿਆਂਦੇ ਗਏ. ਉਹ ਖੇਤਰ ਸਨ ਜਿਮ ਕਾਰਬੈੱਟ ਉਤਰਾਖੰਡ

ਸਿਮਿਪਾਲ ਉੜੀਸਾ ਅਤੇ ਮਾਨਸ ਅਸਾਮ, ਬੰਦੀਪੁਰ ਕਰਨਾਟਕ ਸਨ. ਅਜਕਲ ਇਹ ਖੇਤਰ ਨੌ ਤੋਂ ਵੱਧ ਕੇ ਪੰਜਾਹ ਹੋ ਗਏ ਸਨ. ਇਸਦਾ ਆਨੰਦ ਮਾਣਦੇ ਹਨ. ਭਾਰਤ ਦਾ ਇਤਿਹਾਸ ਦੇਸ਼ਭਕਤਾਂ ਦੀਆ ਕੁਰ੍ਬਾਨਿਯਾ ਨਾਲ ਭਰਪੂਰ ਹੈ ਦੇਸ਼ ਨੂ ਅਜਾਦ ਕਰਵਾਉਣ ਲਈ ਬੋਹਤ ਸਾਰੇ ਦੇਸ਼ਭਕਤਾਂ ਨੇ ਆਪਣੀਆਂ ਜਾਣਾ ਕੁਰਬਾਨ ਕੀਤੀਆਂ ਓਨਾ ਵਿਚੋ ਸ਼ਹੀਦ ਭਗਤ ਸਿੰਘ ਦਾ ਅਹਿਮ ਯੋਗਦਾਨ ਸੀ ਓਨਾ ਵਰਗੀ ਦ੍ਰਿੜਤਾ ਬਹਾਦੁਰੀ। ਨਿਡਰਤਾ ਉੱਚੀ ਸ਼ਕ੍ਸ਼ਿਯਤ ਦੇਸ਼ ਪਿਯਾਰ ਅਤੇ ਕੁਰਬਾਨੀ ਦੇ ਜਜ਼ਬੇ ਦੀ ਮਿਸਾਲ ਦੁਨਿਆ ਦੇ ਇਤਹਾਸ ਵਿਚ ਵਿਰਲੀ ਮਿਲਦੀ ਹੈ ਓਨਾ ਦਾ ਸਾਰਾ ਪਰਵਾਰ ਕੀ ਅਜਾਦੀ ਦੇ ਸ਼ੰਘਰ ਸ਼ਾਨਾਰ ਜੂਰਿਯ ਹੋਯਾ ਸੇ ਜਨਮ ਹਾਥੀ ਪਰਿਵਾਰ ਓਨਾ ਦਾ ਜਨਮ ਅਠਾਈ ਸਤੰਬਰ ਉਨੇਸ ਸੋ ਸੱਤ ਈਸਵੀ ਨੂ ਜਿਲਾ ਲੇਲ ਪੋਉਰ ਦੇ ਪਿੰਡ ਚਕ ਨੰਬਰ ਇਕ ਸੋ ਪੰਜ ਬੰਗਾ ਵਿਚ ਹੋਯਾ ਜੋ ਹੋਣ ਪਾਕਿਸਤਾਨ ਵਿਚ ਹੈ ਓਨਾ ਦਾ ਜੱਦੀ ਪਿੰਡ ਖਟ੍ਕਰ ਕਲਾਂ ਸੀ ਓਨਾ ਦੇ ਮਾਤਾ ਦਾ ਨਾਮ ਸ਼ੀਰੀ ਮਤੀ ਵਿਦ੍ਯਾ ਵਤੀ ਅਤੇ ਪਿਤਾ ਜੀ ਦਾ ਨਾਮ। ਸਰਦਾਰ ਕਿਸ਼ਨ ਸਿੰਗ ਸੇ ਓਨਾ ਦੇ ਜਨਮ ਵੈਲੀ ਓਨਾ ਦੇ ਪਿੱਤਾ ਹਟੀ ਚਾਚਾ ਦੀ ਜੈਲ ਵਿਚੋਂ ਰੇਯ੍ਹਾ ਹੋ ਕੇ ਆ ਆਯ ਸਨ ਜਿਸ ਕਰ ਕੇ ਓਨਾ ਨੂ ਭਾਗਾਂ ਵਾਲਾ ਜਾਣ ਕੇ ਉਹਨਾਂ ਦਾ ਨਾਮ ਭਗਤ ਸਿੰਗ ਰੱਖਿਆ ਗਿਆ ਓਨਾ ਦੇ ਚਾਚਾ ਜੀ ਗ਼ਦਰ ਪਾਰਟੀ ਅਤੇ ਓਨਾ ਦੇ ਪਿੱਤਾ ਜੀ ਕਿਸਾਨ ਅੰਦੋਲਨ ਵਿੱਚ ਸਰ ਗਰਮ ਸਨ ਇਸ ਤਰਹ ਪਰਿਵਾਰਿਕ ਮਾਹੋਲ ਅਤੇ ਉਸ ਸਮੇਂ ਵਾਪਰੀਆਂ ਘਟਨਾਵਾਂ ਉਹਨਾਂ ਦੇ ਮਨ ਵਿੱਚ। ਦਯਿਸ਼ ਪਾਗਤੀ ਦੀ ਪਾਘਨਾ ਆ ਗਈ ਵਿਦ੍ਯਾ ਪ੍ਰੋਪੇਰ੍ਟੀ ਓਨਾ ਨੇ ਪਿੰਡ ਦੇ ਪ੍ਰਿਮਾਰੀ ਸਕੂਲ ਵਿਚੋ ਵਿਦ੍ਯਾ ਹਾਸਲ ਕਰਨ ਟੋਹ ਬਾਅਦ ਡੀ. ਏ. ਵੀ ਸਕੂਲ ਲਾਹੋਰੇ ਵਿਖੇ ਦਾਖਲਾ ਲਿਆ ਉੱਨੀ ਸੋ ਤੇਈ ਈਸਵੀ ਨੂੰ ਓਨਾ ਨੇ ਨੈਸ਼ਨਲ ਕਾਲਜ ਲਾਹੋਰੇ ਵਿੱਚ ਦਾਖਲਾ ਲਿਆ ਜਿੱਥੇ ਉਹਨਾਂ ਦਾ ਸੰਪਰਕ। ਜੁਝਾਰੂ ਕ੍ਰਾਂਤੀਕਾਰੀਆਂ ਨਾਲ ਹੋਯਾ ਜਲਯਾ ਵਾਲੇ ਬਾਗ ਦੀ ਘਟਨਾ ਦਾ ਅਸਰ ਬਚਪਨ ਵਿਚ ਹੀ ਜਲਯਾਂ ਵਾਲੀ ਬਾਘ ਦੀ ਘਟਨਾ ਨੇ ਪਗ ਸਿਗਨ ਦੇ ਮਨ ਵਿਚ ਅੰਗ੍ਰਾਯ੍ਜੀ ਰਾਜ੍ਪਾਰਤੀ ਨਫਰਤ ਪਾਯਦਾ ਕਰ ਦਿਤੀ ਜੋ ਓਨਾ ਦੀ ਉਮਰ ਨਾਲ ਵਾਦ ਵੀ ਗਈ ਨੋਜਵਾਨ ਫਾਰਟ ਸਬ ਉਨੀਸ ਸੋ ਪਚਿ ਈਸਵੀ ਨੂ ਓਨਾ ਨੇ ਸਾਥਿਯਾਂ ਨਾਲ ਮਿਲ ਕੇ ਨੋਜਵਾਨ ਫਾਰਟ ਸਬ ਦੀ ਸਾਬਣ ਕੀਤੀ ਅਠੀ ਦਿਸ ਨੂ ਅਜਾਦ ਕਰੋਂ ਲੈ ਸਰਗਰਮ ਹੋ ਗਏ ਸਾਈਮਨ commission ਦਾ ਵਿਰੋਦ ਉਨੀ ਸੋ ਅਠਾਈ ਈਸਵੀ ਨੂ ਸਾਈਮਨ commission ਦੇ ਲਾਹੋਰ ਆਉਣ ਤੇ ਦੇਸ਼ ਭਗਤਾਂ ਨੇ

ਅਗੀ ਕੁੰਜ ਦਿਨਾ ਦਾ ਸਾਥ੍ਰਾਂ ਨਵੰਬਰ ਉਨੀਸ ਸੋ ਅਠੇਈ ਨੂ ਓਨਾ ਦੀ ਮੋਤ ਹੋ ਗਈ ਲਾਲਾ ਲਾਜ ਪਾਰ੍ਥ੍ਰਾਯਾਯ ਦੀ ਮੋਤ ਦਾ ਬਦਲਾ ਲਾਲਾ ਜੀ ਦੀ ਮੋਤ ਦਾ ਬਦਲਾ ਲੈਣ ਲਈ ਓਨਾ ਰਾਜਗੁਰੂ ਅਤੇ ਸੁਖਦੇਵ ਨਾਲ ਮਿਲ ਕੇ ਪੁਲਸ ਅਫਸਰ ਸਕਾਟ ਨੂ ਮਾਰਨ ਦੀ ਯੋਜਨਾ ਬਣਾਇ ਪਰ

ਸ਼ਹਰ ਵਿੱਚੋ ਨਿਕਲਣ ਲਗੇ ਹੋ ਗਾਏ assembly hall ਵਿਚ bomb ਸੁਟਣਾ, ਸੁਤੀ ਅੰਗਰੇਜ ਸਰਕਾਰ ਨੂੰ ਜਗਾਉਣ ਲਈ ਭਗਤ ਸਿੰਘ ਨੇ ਵੀ ਕੇ ਦਾਥ ਨਾਲ ਮਿਲ ਕੇ ਅੱਠ ਅਪ੍ਰੈਲ ਉਨੀਸ ਸੋ ਉਨਤੀ ਨੂ ਅਸ੍ਸੇਮ੍ਬ੍ਲ੍ਯ ਹਾਲ ਵਿਚ ਦੋ ਬਾਮਬ ਸੁਤੇ ਬਾਮਬਾ ਨਾਲ ਹਾਲ ਵਿਚ

ਓਨਾ ਨੇ ਨੇ ਇੰਕ਼ਾਲਾਬ ਜਿੰਦਾ ਬਾਅਦ ਹਟੀ ਸਤ੍ਤਮ ਮੁਰਦਾ ਬਾਅਦ ਦੇ ਨਾਰੀ ਲਾ ਕੇ ਗਿਰਫਤਾਰੀ ਦਿਤੀ ਮੁਕ਼ਾਦ੍ਮਾ ਆ ਤੇ ਪੰਸੀ ਓਨਾ ਉਪਰ assembly bomb ਧਮਾਕੇ ਅਤੇ ਸਾਂਡਰਸ ਦੇ ਕਤਲ ਦਾ ਮੁਕ਼ਦ੍ਮਾ ਚੱਲਿਆ ਅਤੇ ਸਤ ਅਕਟੂਬਰ ਉਨੀ ਸੋ ਤੀਹ ਈਸਵੀ ਨੂ ਭਗਤ ਸਿੰਘ ਰਾਜਗੁਰੂ ਅਤੇ ਨੂੰ ਸਾਂਡਰਸ ਦੇ ਕਤਲ ਲਈ ਫਾਂਸੀ ਦੀ ਸਜਾ ਸੁਣਾਇ ਗਈ ਲੋਕਾਂ ਦੇ ਵਿਦ੍ਰੋਹ ਤੋਂ ਡਰਦਿਆਂ। ਓਹਨਾਂ ਨੂੰ ਇਕ ਦਿਨ ਪਹਲਾ ਹੀ ਤੇਈ ਮਾਰਚ ਉਨੀ ਸੋ ਇਕੱਤੀ ਨੂੰ ਰਾਤ ਮੇਂ ਫਾਂਸੀ ਦਿਤੀ ਗਈ ਅਤੇ ਓਨਾ ਦਾ ਅੰਤਿਮ ਸੰਸਕਾਰ ਫਿਰੋਜਪੁਰ ਨੇੜੇ

ਓਹਨਾਂਦੇ ਸ਼ਹੀਦੀ ਦਿਹਾੜੇ ਤੇ ਮੇਲਾ ਲੱਗਦਾ ਹੈ ਸਾਰਾਂਸ਼ ਸ਼ਹੀਦ ਭਗਤ ਸਿੰਘ ਦੀ ਬਹੁਤ ਛੋਟੀ ਉਮਰੇ ਵਡੇ ਮਨੋਰਥ ਲਈ। ਦਿੱਤੀ ਕੁਰਬਾਨੀ ਤੋਂ ਸਾਨੂ ਪ੍ਰੇਰਣਾ ਮਿਲਦੀ ਹੈ ਕੇ ਹੱਕਾਂ ਪ੍ਰਤੀ ਜਾਗਰੂਕ ਰਹੀਏ ਦਾ ਯੋਗਦਾਨ ਸੀ ਉਹਨਾਂ ਵਰਗੀ ਦਰਧਿੜਤਾ ਬਹਾਦੁਰੀ ਨੀਦੇਰ੍ਤਾ ਉਚੀ ਸ਼ਮਸ਼ੀ ਅੱਠ ਦਿਸ਼ ਪਯਾਰ ਅਠੀ ਕੁਰਬਾਨੀ ਦੇ ਜਜ਼ਬੇ ਵੀ ਮਿਸਾਲ ਦੁਨਿਆ ਦੇ ਇਤਹਾਸ ਵਿਚ ਵੇਰਲੀ ਮਿਲ ਦੀ ਹੈ ਓਨਾ ਦਾ ਸਾਰਾ ਪਰਵਾਰ ਹੀ ਅਜਾਦੀ ਦੇ ਸ਼ੰਗਰਸ਼ ਨਾਲ ਜੁਰਯ ਹੋਯਾ ਸੇ ਜਨਮ ਹਾਥੀ ਪਰਿਵਾਰ ਓਨਾ ਦਾ ਜਨਮ

ਪਾਕਿਸਤਾਨ ਵਿਚ ਹੈ ਓਨਾ ਦਾ ਜਾਦੀ ਪਿੰਡ ਕਾਤ੍ਖੇਰ ਕਲਾਸੀ ਓਨਾ ਦੇ ਮਾਤਾ ਦਾ ਨਾਮ ਸ਼ੇਰੀ ਮੱਤੀ ਵਿਦ੍ਯਾ ਵੱਟੀ ਹਾਥੀ ਪਿਤਾ ਜੀ ਦਾ ਨਾਮ ਸਰਦਾਰ ਖਿਸ਼ਨ ਸਿਗਨ ਸੇ ਓਨਾ ਦੇ ਜਨਮ ਵਾਯ੍ਲਾਯ ਓਨਾ ਦੇ ਪਿਤਾ ਹਾਥੀ ਚਾਚਾ ਜੀ ਜੈਲ ਵਿਚੋ ਰਾਯ੍ਹਾ ਹੋ ਕੇ ਏ ਸਨ ਜਿਸ ਕਰ ਕੇ ਓਨਾ ਨੂ ਪਘਾ ਵਾਲਾ ਜਾਨ ਕੇ ਓਨਾ ਦਾ ਨਾਮ ਪਗ ਸਿਗਨ ਰਖ੍ਯਾ ਗਿਆ ਓਨਾ ਦੇ ਚਾਚਾ ਜੀ ਘਜ਼ਰ ਪਾਰਟੀ ਹਟੀ ਓਨ ਦੇ ਪਿਤਾ ਜੀ ਕਿਸਾਨ ਅੰਦੋਲਨਾ ਵਿਚ ਸਰ੍ਘਰਮ ਸਨ ਇਸ ਤਰਹ ਪਾਗਾਰਖ ਮਾਹੋਲ ਅਤੀ ਉਸ ਸੰਯ ਬਾਪ੍ਰਿਯਾਂ ਕਾਤ੍ਨਾਵਾ ਠੋੰ ਓਨਾ ਦੇ ਮਨ ਵਿਚ

ਡੀ. ਏ. ਵੀ ਸਕੂਲ ਲਾਹੋਰੇ ਵਿਖੇ ਦਾਖਲਾ ਲਿਆ ਉੱਨੀ ਸੋ ਤੇਈ ਈਸਵੀ ਨੂੰ ਓਨਾ ਨੇ ਨੈਸ਼ਨਲ ਕਾਲਜ ਲਾਹੋਰੇ ਵਿੱਚ ਦਾਖਲਾ ਲਿਆ ਜਿੱਥੇ ਉਹਨਾਂ ਦਾ ਸੰਪਰਕ। ਜੁਝਾਰੂ ਕ੍ਰਾਂਤੀਕਾਰੀਆਂ ਨਾਲ ਹੋਯਾ ਜਲਿਯਾ ਵਾਲੇ ਬਾਗ ਦੀ ਘਟਨਾ ਦਾ ਅਸਰ ਬਚਪਨ ਵਿਚ ਹੀ ਜਲਿਯਾ ਵਾਲੇ ਬਾਗ ਦੀ ਘਟਨਾ ਨੇ ਭਗਤ ਸਿੰਘ ਦੇ ਮਨ ਵਿਚ ਅੰਗਰੇਜ਼ੀ ਰਾਜ ਪ੍ਰਤੀ ਨਫਰਤ ਪਪੈਦਾ ਕਰ ਦਿੱਤੀ ਜੋ ਓਨਾ ਦੀ ਉਮਰ ਨਾਲ ਵੱਧਦੀ ਗਈ ਨੋਜਵਾਨ ਭਾਰਤ ਸਭਾ ਉਨੀਸ ਸੋ ਪਚਿ ਈਸਵੀ ਨੂ ਓਨਾ ਨੇ ਸਾਥਿਯਾਂ ਨਾਲ ਮਿਲ ਕੇ ਨੋਜਵਾਨ ਪਰਤ ਸਬ ਵੀ ਥਾਪਣਾ ਕੀਤੀ ਅਤੀ ਦਿਸ਼ ਨੂ ਏਜਾਜ਼ ਕਰੋਂ ਲੈ ਸਰ ਘਰਮ ਹੋ ਗਾਏ ਸਾਇਮਨ ਕਾਮਿਸ਼ਿਓਂ ਦਾ ਵਿਰੋਦੇ ਉਨੀ ਸੋ ਅਟੇਈ ਈਸਵੀ ਨੂ ਸੇਈ ਮਨ ਕਾਮਿਸ਼ਿਓਂ ਦੇ ਲਾਹੋਰੇ ਆਂ ਤੇ ਦਿਸ਼ ਭਗਤਾਂ ਨੇ ਉਸ ਦੇ ਵਿਰੋਧ ਵਿਚ ਜਲੂਸ ਕੱਢਿਆ। ਜਿਸ ਦੋਰਾਨ ਪੁਲਿਸ ਨੇ ਲਾਠੀ charge ਕਰ ਦਿੱਤਾ ਜਿਸ ਵਿਚ ਲਾਲਾ ਲਾਜ ਪਤ ਰਾਏ ਜੀ ਬੂਰੀ ਤਾਰਾ ਜਖਮੀ ਹੌ ਗਾਏ